ਇਹ ਇੱਕ ਦੁਕਾਨ ਹੈ ਇੱਥੇ ਬੜੇ ਸਾਰੇ ਡੱਬੇ ਪਏ ਹੋਏ ਨੇਂ ਸਾਹਮਣੇ ਡੱਬੇ ਰੱਖੇ ਨੇਂ ਜਿਹਾਂ ਤੇ ਮਸਲ ਗੈਨਰ --

ਇੱਥੇ ਇੱਕ ਪੈਲਸ ਹੈ ਅਤੇ ਬਹੁਤ ਸਾਰੀਆਂ ਕੁਰਸੀਆਂ ਤੇ ਟੇਬਲ ਇੱਥੇ ਲੱਗੇ ਹੋਏ ਨੇ ਸਾਹਮਣੇ ਇੱਕ ਡਸਟਬੀਨ ਵੀ --

ਸਾਹਮਣੇ ਵੱਖਰੇ ਵੱਖਰੇ ਖਾਨਿਆਂ 'ਚ ਬੋਤਲਾਂ ਰੱਖੀਆਂ ਹੋਈਆਂ ਨੇ ਇੱਕ ਅਜੋਸਟ ਫੈਨ ਵੀ ਲੱਗਿਆ ਹੋਇਆ ਹੈ।

ਅਤੇ ਹੋਰ ਵੀ ਕੁਝ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ।

ਤੇ ਪਿੱਛੇ ਇੱਕ ਬੂਟੇ ਤੇ ਗੁਬਾਰੇ ਲੱਗੇ ਹੋਏ ਨੇਂ ਸਾਹਮਣੇ ਡੈਕੋਰੇਸ਼ਨ ਵੀ ਕੀਤੀ ਹੋਈ ਹੈ।

ਇੱਥੇ ਇੱਕ ਵੱਡੀ ਜਿਹੀ ਸ਼ੈਡ ਦਿੱਖ ਰਹੀ ਹੈ ਸਾਹਮਣੇ ਇੱਕ ਮੁੰਡਾ ਸੈਲਫੀ ਲੇ ਰਿਹਾ ਹੈ ਅਤੇ ਪਿੱਛੇ ਇੱਕ ਬੰਦਾ ਜਾ ਰਿਹਾ ਹੈ।

ਇੱਕ ਦੁਕਾਨ ਦੇ ਬਾਹਰ ਬੋਰਡ ਤੇ ਸਤਿਗੁਰ ਆਰਟਸ ਲਿਖਿਆ ਹੋਇਆ ਹੈ।

ਇਹ ਇੱਕ ਗਮਲਾ ਹੈ ਇਹਦੇ ਵਿੱਚ ਛੋਟੇ ਛੋਟੇ ਫੁੱਲ ਦੇ ਬੂਟੇ ਲੱਗੇ ਹੋਏ ਨੇ।

ਇਕ ਛੋਟਾ ਗਮਲਾ ਵੀ ਵਿੱਚ ਰੱਖਿਆ ਹੋਇਆ ਹੈ ਦੂਜੇ ਪਾਸੇ ਇਕ

ਫੁੱਲ ਦਾ ਬੂਟਾ ਬੜਾ ਸੋਹਣਾ ਹਰਾ ਭਰਾ ਲੱਗਿਆ ਹੋਇਆ ਹੈ ਤੇ ਆਸੇ ਪਾੱਸੇ ਗਮਲੇ ਰੱਖੇ ਹੋਏ ਨੇ।

ਇਹ ਇੱਕ ਢਾਬਾ ਹੈ ਇਥੇ ਬੜੀਆਂ ਸਾਰੀਆਂ ਪਲੇਟਾਂ ਰੱਖੀਆਂ ਹੋਈਆਂ ਨੇ ਕੁਝ ਸਟੀਲ ਦੀਆਂ ਅਤੇ ਕੁਝ ਕੱਚ ਦੀਆਂ--

ਕੌਲੀਆਂ ਤੇ ਸਟੈਂਡ ਵੀ ਰੱਖੇ ਹੋਏ ਨੇਂ ਪਿੱਛੇ ਬਹੁਤ ਸੋਹਣ ਵੋਲਪੇਪਰ ਬਣਿਆ ਹੋਇਆ ਹੈ ਤੇ ਸੋਫਾ ਵੀ ਲੱਗਿਆ ਹੈ।

ਗੁਲਾਬੀ ਲਾਲ ਅਤੇ ਪੀਲੇ ਫੁੱਲ ਇਥੇ ਲੱਭ ਰਹੇ ਹਨ ਕੁਝ ਲੋਕੀ ਵੀ ਸਾਹਮਣੇ ਖੜੇ ਹਨ।

ਇਹ ਇੱਕ ਦੁਕਾਨ ਹੈ ਸਾਹਮਣੇ ਮੇਜ ਉੱਤੇ ਬੜੇ ਸਾਰੇ ਬਰਤਨ ਰੱਖੇ ਹੋਏ ਨੇ।